ਹਾਂਜੀ ਬੋਲੋ।

ਕੁੱਛ ਨਹੀਂ ਸੌਣ ਲੱਗੀ ਸੀ ਤੂੰ Phone ਕਰਤਾ। ਹਾਂ, ਮੈਂ ਕੀਤਾ ਹੁਣੇ Phone ਮੈਂ ਭਲਾ ਕੀ ਕਰਨ ਡਏ।

ਹਾਂ, ਵਧੀਆ ਅਹ ਅਮ

ਮੈਂ ਤੇ ਪੰਜ ਸੂਟ ਲੈ ਵੀ ਲਏ ਕੱਲ ਦੇ।

ਫੇਰ ਤੁਸੀਂ ਮੇਰੇ ਤੋਂ ਪਿੱਛੇ ਰਹਿੰਦੇ ਜੇ ਹਰ ਵਾਰੀ ਹਣਾ।

ਨਹੀਂ, ਵਾਧੂ ਲੈ ਕੇ ਦਿੰਦੇ ਮੈਂ ਆਪ ਹੀ ਲਏ ਦੋ ਸੂਟ।

ਓਦਾਂ ਹੀ ਯਾਰ ਫੇਰ ਕੀਤੇ ਸਹੀ। ਸੁੱਟਣ ਵਾਲਾ ਭਾਈ ਤੇ ਆਉਂਦਾ ਰਹਿੰਦਾ। ਭੈਣਾਂ ਗਰਮੀ ਆ ਗਈ ਆ ਤੇ ਮੈਂ ਕਿਹਾ ਸੁੱਟ ਕੱਢ ਲਈਏ ਵਧੀਆ ਵਧੀਆ ਕੇ।

ਤੈਨੂੰ ਪਤਾ ਹੀ ਆ। ਹਾਂ। . ਤੀਹ ਸੂਟ ਲਏ ਆ cotton ਦੇ ਵੀ ਲਏ ਹੈਗੇ। ਮੈਂ ਤੇ ਪੰਜਸੋ ਪੰਜਸੋ ਦੇ ਲੈ ਲਏ ਸੀ ਪੰਜ ਸੁੱਟ।

ਓਹੀ ਤੇ ਕਹਿ ਰਹੀ ਆ ਸੁੱਤੀ ਸੁੱਟ ਲਏ ਮੈਂ cotton ਚ ਨਹੀਂ ਲਏ ਹੈਗੇ ਸੁੱਟ।

ਮੈਂ ਵਧੀਆ ਕੱਪੜਾ ਲੈਣੀ ਆ ਨਾ ਮਹਿੰਗਾ। ਹਾਂ ਹਾਂ ਠੀਕ।

ਠੀਕ ਆ।

ਹਾਂ। ਵਧੀਆ ਸਭ ਤੁਸੀਂ ਸੁਣਾਓ।

ਅੱਜ ਕੀ ਬਣਾਇਆ ਤੁਸੀਂ? ਅੱਜ ਅਸੀਂ ਮੈਗੀ ਧਰੀ ਦੁਪਹਿਰੇ। ਉਹ ਜੇਠ ਦੀ ਨੂੰਹ ਆਈ ਸੀ ਤੇ ਉਹ ਕਹਿਣ ਡਈ ਸੀ ਚਾਚੀ ਮੈਗੀ ਬਣਾ ਲਈਏ। ਮੈਂ ਕਿਹਾ ਬਣਾ ਲਾ।

ਆਹੋ ਤੈਨੂੰ ਪਤਾ ਸਹੇਲੀਆਂ ਰਹਿੰਦੇ ਆ। ਮੈਨੂੰ ਵੀ ਦੇ ਜਾਣੀ ਸੀ ਮੈਗੀ। ਲੈ ਦੇ ਦਿਆਂਗੇ ਤੈਨੂੰ। ਮੇਰੇ ਮੂੰਹ ਚੋਂ ਪਾਣੀ ਕੱਢ ਤਾ ਹੀ।

ਤੂੰ ਪਾਣੀ ਨਾ ਕੱਢ ਤੂੰ ਮੈਗੀ ਖਾ ਬਣਾ ਕੇ। ਠੀਕ ਆ ਜੀ।

ਹਾਂ ਵਧੀਆ। ਹਵਾ ਆਉਣ ਡਈ ਬਾਹਰ। ਹੈਂ। ਹੋਰ। ਹਾਂ ਵਧੀਆ। ਅਮ

ਓਹਦੇ ਘਰ ਕੁੜੀ ਹੋਈ ਓ।

ਮੈਨੂੰ ਤੇ ਫੋਨ ਕੀਤਾ ਨਹੀਂ ਮੀਨੁ ਨੇ ਪਤਾ ਨਹੀਂ ਫੇਰ ਕੁੜੀ ਬੜੀ ਸੋਹਣੀ ਆ। ਕੱਲ ਦੀ ਹੋਈ ਆ।

ਘਰ ਵਾਲਾ ਤੇ ਓਹਦਾ ਬਾਹਰ ਆ ਤੇ ਕੁੜੀ ਬੜੀ ਸੋਹਣੀ ਆ ਨੀ।

ਪਾਵਾਂਗੀ ਵੈਸੇ ਮੀਨੁ ਵੀ ਚੰਗੀ ਆ ਸੁਭਾਹ ਦੀ।

ਆਹੋ ਤੇ ਮੈਂ ਓਹੀ ਤੇ ਕਹਿਣ ਡਈ। ਮੈਂ ਦੇਖਣੀ ਆ ਫੇਰ। ਕੋਈ ਨਹੀਂ ਮੈਂ ਘਲਾਂਗੀ।

ਹਾਂ ਵਧੀਆ। ਮੈਂ ਵੀ ਹੱਥਾਂ ਤੇ ਮਹਿੰਦੀ ਲਵਾ ਕੇ ਲਿਆਉਣੀ ਯਾਰ ਵਿਆਹ।

ਮੈਂ ਅੱਜੇ ਹੀ ਜਾਣਾ ਲਵਾਉਣ ਸ਼ਹਿਰ। ਤੇ ਮੀਨੁ ਦੀ ਕੁੜੀ ਨੀ ਵੇਖਣ ਆਉਣਾ।